ਇਸਾ ਜਿਮ ਵਿਚ ਬਹੁਤ ਸਾਰੀਆਂ ਮਸ਼ੀਨਸ ਦੇਖਣ ਨੂੰ ਮਿਲ ਰਹੀਆਂ ਹਨ।

ਇਸ ਪਿੱਚਰ ਵਿੱਚ ਸਾਨੂੰ ਇੱਕ ਖੇਤ ਦਿਖਾਈ ਦੇ ਰਿਹਾ ਹੈ।

ਇੱਸ ਪਿਕਚਰ ਵਿੱਚ ਸਾਨੂੰ ਬੋਹਤ ਸਾਰਿਆਂ ਔਰਤਾਂ ਦਿਖਾਈ ਦੇ ਰਹੀਆ ਹਨ।

ਇਹ ਔਰਤਾਂ ਡਾਂਸ ਕਰ ਰਹੀਆਂ ਹਨ।

ਏਸ ਪਿਕਚਰ ਵਿੱਚ ਸਾਨੂੰ ਇੱਕ ਕ੍ਰੇਨ ਦੇਖਣ ਨੂੰ ਮਿਲ ਰਹੀ ਹੈ।

ਇਹ ਕਰੇਨ ਦੇਖਣ ਵਿੱਚ ਬਹੁਤ ਵੱਡੀ ਲੱਗ ਰਹੀ ਹੈ।

ਇਸ ਪਿਚਰ ਵਿੱਚ ਸਾਨੂੰ ਇੱਕ ਕਾਰ ਦਿਖਾਈ ਦੇ ਰਹੀ ਹੈ।

ਇਸ ਪਿਕਚਰ ਵਿੱਚ ਸਾਨੂੰ ਇੱਕ ਗਰਾਊਂਡ ਦੇਖਣ ਨੂੰ ਮਿਲ ਰਹੀ ਹੈ।

ਇਸ ਸ਼ੋਪ ਦਾ ਨਾਮ ਗਰੋਵਰ ਸਿਲਕ ਸਟੋਰ ਹੈ।

ਵੀ ਦਿਖਾਈ ਦੇ ਰਹੇ ਹਨ।

ਇੱਸ ਪਿਕਚਰ ਵਿੱਚ ਸਾਨੂੰ ਇੱਕ ਟ੍ਰੈਕਟਰ ਦੇਖਣ ਨੂੰ ਮਿਲ ਰਿਹਾ ਹੈ।

ਇਸ ਪਿਚਰ ਵਿੱਚ ਸਾਨੂੰ ਇੱਕ ਸ਼ੋਪ ਦੇਖਣ ਨੂੰ ਮਿਲ ਰਹੀ ਹੈ।

ਇੱਸ ਪਿਕਚਰ ਵਿੱਚ ਸਾਨੂੰ ਇੱਕ ਯੇਲੋ ਕਲਰ ਦੀ ਬੱਸ ਵੀ ਦਿਖਾਈ ਦੇ ਰਹੀ ਹੈ।

ਇਸ ਪਿਚਰ ਵਿੱਚ ਸਾਨੂੰ ਬਹੁਤ ਸਾਰੀਆਂ ਬੋਰੀਆਂ ਦੇਖਣ ਨੂੰ ਮਿਲ ਰਹੀਆਂ ਹਨ।

ਇਸ ਗੜਾਉਂਡ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਈਆਂ ਹੋਈਆਂ--

ਬੈਂਕ ਦੇ ਬਾਹਰ ਇੱਕ ਕਾਰ ਅਤੇ ਦੋ ਆਦਮੀ ਵੀ ਦਿਖਾਈ ਦੇ ਰਹੇ ਹਨ।

ਖੇਤਾਂ ਵਿਚ ਬਹੁਤ ਵੱਡੀਆਂ ਵੱਡੀਆਂ ਰਾਮ--

ਸਟੇਜ ਦੇ ਉੱਪਰ ਵੀ ਬਹੁਤ ਸਾਰੇ ਡੀ_ਜੇ ਰੱਖੇ ਹੋਏ ਹਨ।

ਇੱਸ ਪਿੱਚਰ ਵਿੱਚ ਬਹੁਤ ਸਾਰੀਆਂ ਚੇਅਰਸ ਦਿਖਾਈ ਦੇ ਰਹੀਆਂ ਹਨ।

ਇਸ ਵਿੱਚ ਸਾਨੂੰ ਇਕ ਗਰਾਉਡ ਵੀ ਦੇਖਣ ਨੂੰ ਮਿਲ ਰਹੀ ਹੈ।

ਇੱਸ ਪਿਕਚਰ ਵਿੱਚ ਸਾਨੂੰ ਬਹੁਤ ਸੋਹਣੀ ਪਾਰਕ ਦੇਖਣ ਨੂੰ ਮਿਲ ਰਹੀ ਹੈ।

ਇਸ ਸ਼ੋਪ ਦਾ ਨਾਮ ਫੋਰਐਵਰ ਫੈਂਸੀ ਲਾਈਟ ਹੈ।

ਇੱਥੋਂ ਸਾਨੂੰ ਡੈਕੋਰੇਸ਼ਨ ਲਾਈਟ ਸਪੈਸ਼ਲ ਲੇਜ਼ਰ ਲਾਈਟ ਐੱਸ_ਐਮ ਡੀਪ ਲਾਈਟ ਵੋਲ ਲਾਈਟ ਮਿੱਲ ਜਾਂਦੀ।

ਇਹ ਦਰਖਤ ਦੇਖਣ ਵਿੱਚ ਬਹੁਤ ਸੁੰਦਰ ਲੱਗ ਰਹੇ--